ਜੋ ਕਿ ਬਹੁਤ ਵੱਡੇ ਹੈਗੇ ਆ ਅਤੇ ਹਰੇ ਰੰਗ ਦੇ ਹੈਗੇ ਵਿਊ ਮਸਤ ਹੈਗਾ।

ਬਿਲਡਿੰਗ ਦੇ ਨਾਲ ਨਾਲ ਦੋ ਬਿਲਡਿੰਗਾਂ ਹੈਗੀਯਾਂ ਬਾਹਰ ਇੱਕ ਟ੍ਰਾਂਸਫਾਰਮਰ ਲੱਗਾ ਹੈਗਾ।

ਜੋ ਕਿ ਖਾਨੇ ਬਣੇ ਹੈਗੇ ਹੈ ਜਿਨ੍ਹਾਂ ਅੰਦਰ ਚਿੱਟੇ ਰੰਗ ਦਾ ਪੇਂਟ ਹੋਇਆ ਹੈਗਾ।

ਅਤੇ ਘਾਹ ਵੀ ਲੱਗਾ ਹੈਗਾ ਸਾਈਡਾਂ ਤੇ ਬਹੁਤ ਸਾਰੇ ਝੰਡੇ ਵੀ ਹੈਗੇ ਜੋ ਕਿ ਅੱਲਗ ਅਲੱਗ ਰੰਗਾ ਦੇ ਹੈਗੇ।

ਬਹੁਤ ਹੀ ਸੁੰਦਰ ਲੱਗ ਰਹੇ ਹੈਗੇ ਲੋਕ ਵੀ ਖੇਡ ਰਹੇ ਹੈਗੇ।

ਤਿੰਨ ਦੁਕਾਨਾਂ ਹੈਗੀਆਂ ਜਿਨਾਂ ਦੇ ਬਾਹਰ ਅਲੱਗ ਅਲੱਗ ਬੂਏ ਲੱਗੇ ਹੈਗੇ।

ਲੋਹੇ ਦਾ ਦਿਖ ਰਿਹਾ ਹੈਗਾ ਅਤੇ ਲੋਹੇ ਰੰਗੀ ਹੈਗਾ।

ਪਿੱਛੇ ਇਕ ਬੰਦਾ ਖੜਾ ਹੈਗਾ ਜੋ ਕਿ ਇਹਨਾਂ ਦੀ ਵੀਡੀਓ ਬਣਾ ਰਿਹਾ ਹੈਗਾ।

ਇਸ ਫੋਟੋ ਵਿੱਚ ਇੱਕ ਜਗ੍ਹਾ ਹੈਗਾ ਜਿੱਥੇ ਕਿ ਇੱਕ ਸਕੂਲ ਬਣਿਆ ਹੋਇਆ ਹੈ।

ਜੋ ਕੀ ਹਰੇ ਰੰਗ ਦਾ ਹੈਗਾ ਅਤੇ ਨਿੱਕਾ ਨਿੱਕਾ ਹੈਗਾ ਸਾਈਡਾਂ ਤੇ ਵੀ ਬੋਹਤ ਸਾਰੇ ਰੁੱਖ ਲੱਗੇ ਹੋਏ ਹੈਗੇ।

ਦੇ ਲਾਗੇ ਤਿੰਨ ਚਾਰ ਚਿੱਟੇ ਰੰਗ ਦੇ ਕੰਟੇਨਰ ਪਏ ਹੈਗੇ।

ਅਤੇ ਉੱਪਰ ਦੋ ਤਿੰਨ ਕੰਪਿਊਟਰ ਵੀ ਪਏ ਹੈਗੇ ਦੂਜੇ ਕਾਊਂਟਰ ਉੱਪਰ--